ਮਨਾਲੀ 'ਚ. ਅੱਛਾ ਜੀ.

ਬਹੁਤ ਜ਼ਿਆਦਾ ਹੀ tourist ਹੁੰਦੇ ਨੇ ਓੱਥੇ. ਇਹ ਵੈਸੇ ਕਿਹੜੇ ਮਤਲਬ ਮੌਸਮ 'ਚ ਜਾਣਾ ਵਧੀਆ ਰਹਿੰਦਾ ਇੱਥੇ? October ਤੋਂ november. ਤੇ ਅਅ march ਤੋਂ june ਜੇ ਆਪਾਂ ਹੁਣ ਵਾਲੇ 'ਚ ਦੇਖੀਏ. ਤਾਂ.

Bus ਵਗੈਰਾ 'ਚ ਜਾ ਸਕਦੇ ਹੋ ਓੱਥੇ.

ਹਾਂਜੀ. bus ਵਗੈਰਾ 'ਚ ਜਾਂ ਫਿਰ ਆਪਣੀ personal ਕੋਈ ਅਅ taxis ਵਗੈਰਾ.

Bangalore 'ਚ ਵੀ ਹੁੰਦੀ ਹੈ ਅਪਣੀ paragliding ਹਾਂਜੀ, ਐਵੇਂ ਤਾਂ ਬਹੁਤ ਜਗ੍ਹਾ ਨੇ ਬਹੁਤ hill station ਤੇ ਵੀ ਅਅ ਹੁੰਦੀਆ ਨੇ. ਜੈ ਤੁਸੀ interested ਹੋ ਤਾਂ ਪਹਿਲਾ ਕੁੱਲੂ, ਮਨਾਲੀ ਜਾ ਸਕਦੇ ਹੋ. ਕੁੱਲੂ, ਮਨਾਲੀ try ਕਰ ਸਕਦੇ ਹੋ. ਅੱਛਾ ਜੀ. ਤੇ ਇਨ੍ਹਾਂ ਦੇ ਵਾਸਤੇ ਕਿੰਨੀ ਕ ਤੁਹਾਨੂੰ ਪਤਾ ਹੈ ਕਿੰਨੀ ਕ height ਤੋ start ਕਰਦੇ ਨੇ? ਨਹੀਂ ਇਸ ਚੀਜ਼ ਦੀ ਤਾਂ ਨਹੀਂ ਤੁਹਾਨੂੰ ਅਅ ਮਤਲਬ ਅਗਰ ਤੁਹਾਨੂੰ knowledge ਹੈਗੀ ਹੈ ਤਾਂ ਦੱਸ ਦੋ. ਨਾਂ. ਇਹ ਮੈ search ਕੀਤਾ ਸੀ. ਉਨ੍ਹਾਂ ਨੇ ਅਅ kilometer ਲਿਖਿਆ ਤੇ fifty-kilometer ਤੱਕ ਆਪਾਂ ਕਰ ਸਕਦੇ ਹਾਂ. ok. ok. ਵੈਸੇ rope way ਵੀ ਵਧੀਆ ਹੈ. rope way ਜਿਹੜੀ lift ਹੁੰਦੀ ਹੈ ਉਹ ਵੀ try ਕੀਤੀ ਹੈ ਅਸੀਂ. ਵਧੀਆ view ਦੇਖਣ ਨੂੰ ਮਿਲਦਾ ਉਪਰੋਂ ਸਾਰਾ ਮਨਾਲੀ ਦਾ. and ਜਿਆਦਾ ਮਤਲਬ.

ਅੱਛਾ ਜੀ.

ਮਤਲਬ ਆਪਣਾ time spend ਕਰਨ ਲਈ. ਅੱਛਾ ਜੀ. Rafting ਦਾ ਮੈਂ ਸੁਣਿਆ ਸਿਗਾ ਕਿ ਅਅ ਪੰਦਰਾਂ ਸੌ ਦੇ ਨੇੜੇ price ਹੈ.

ਹੋਏਗਾ ਸਭ ਦਾ, ਸਾਰੀ sports ਦਾ, ਆਪਣਾ ਅਲਗ-ਅਲਗ ਹੋਏਗਾ ਜਿਵੇਂ paragliding ਦਾ ਅਲਗ ਹੋਏਗਾ. rope way ਦਾ ਅਲਗ ਹੋਏਗਾ.

ਹਾਂਜੀ, ਹਾਂਜੀ.

ਤੇ ਆਪਾਂ ਉੱਥੋਂ silang ਜਾ ਕੇ. ਉੱਥੇ ਜਾ ਮਤਲਬ silang ਪਹੁੰਚ ਕੇ. ਉੱਥੇ ਆਪਾਂ try ਕਰ ਸਕਦੇ ਹਾਂ, ਜਿਵੇਂ rope way ਵਗੈਰਾ. ਅੱਛਾ ਜੀ.

sorry. ਕੀ ਕਹਿਨੇ ਹੋ.

ਹਾਂਜੀ.

ਮੈਂ ਕਈ ਵਾਰੀ ਪਲਟ ਵੀ ਜਾਂਦੀ ਹੈ ਜਿਆਦਾ ਜੇ flow ਹੋਏ water. ok. ਵੈਸੇ ਤੁਹਾਨੂੰ ਵਧੀਆ ਲਗਦੇ ਨੇ adventure sports? ਹਾਂਜੀ ਹਾ ਵਧੀਆ ਤਾਂ ਲਗਦੇ ਹੈ. ok.

ਕੀ ਕਹਿ ਰਹੇ ਹੋ? adventure ਦੇ ਵਿੱਚ zip lining ਸੁਣਿਆ ਤੁਸੀਂ?

ਇਹਦੇ ਵਿਚ ਇਹ ਹੁੰਦਾ ਇੱਕ ਅਅ rope ਹੁੰਦੀ ਹੈ ਬਹੁਤ ਮਤਲਬ ਲੰਬੀ rope ਹੁੰਦੀ ਹੈ.

ਓਹਦੇ ਵਿੱਚ, ਓਹਦੇ ਵਿੱਚ ਆਪਣੀ ਜਿਹੜੀ ਓਹ ਬੈਲਟ type attach ਕਰਕੇ ਉੱਥੋਂ ਦੀ ਫਿਰ ਆਪਾਂ scroll ਕਰਦੇ ਹੋਏ, ਜਿਵੇਂ ਅੱਗੇ ਨੀ ਜਾਂਦੇ ਓਹ ਵਾਲੀ. ok. ok. bungee jumping. bungee jumping ਅਲਗ ਚੀਜ਼ ਹੈ. ok. ਇਹ ਤਾਂ ਮਤਲਬ straight ਜਾਂਦੇ ਹੋਨੇ, ਸ਼ਾਇਦ rope ਤੋਂ. straight ਜਾਂਦੇ ਹਾਂ ਪੰਜਸੋ ਅੱਠ ਮੀਟਰ ਤੱਕ ਦੀ rope ਹੈ. ok. ਤੁਹਾਨੂੰ ਤਾਂ ਕਾਫੀ knowledge ਹੈ ਇਸ ਚੀਜ਼ ਬਾਰੇ. ਹਾਂਜੀ. ਇੱਕ ਉਹ ਵੀ ਕਰ ਸਕਦੇ ਆਪਾਂ rock climbing. rock climbing? ਹਾਂਜੀ ਇਹ ਬਸ. ਜਿਵੇਂ ਆਪਾਂ ਪਹਾੜ ਦੇ ਚੜਨਾ ਹੁੰਦਾ ਹੈ safety ਅਪਨੀ.

ਇਹ ਵੀ ਬਹੁਤ adventure ਹੁੰਦਾ ਹੈ. ok. try ਕਰਾਂਗੇ ਅਸੀਂ ਵੀ plan ਕਰ ਰਹੇ ਸੀਗੇ ਵੀ ਮਨਾਲੀ ਜਾਂ ਆਈਏ ਦੁਬਾਰਾ. ਥੋੜਾ ਥੋਡੀ outing ਹੋ ਜਾਏਗੀ ਤੇ ਥੋੜੀ games ਵਗੈਰਾ ਵੀ ਹੋਰ try ਕਰ ਲਾਂਗੇ. last time ਅਸੀ ਸਿਰਫ river rafting ਕੀਤੀ ਸੀ ਤੇ rope way ਜਿਹੜੀ try ਕੀਤੀ ਸੀ ਬਸ. Otherwise ਹੋਰ ਕੁਝ ਨਹੀਂ try ਕੀਤਾ silang ਗਏ ਸੀਗੇ. but ਉੱਥੇ ਕੁਝ ਅਅ ਇਨ੍ਹਾਂ ਖਾਸ ਸਾਨੂੰ ਦੇਖਣ ਨੂੰ ਮਿਲਿਆ ਨਹੀਂ ਸੀ. ਉਸ time ਅਸੀ i think ਅਅ ਅਲਗ ਹੀ ਉਸ 'ਚ ਚਲੇ ਗਏ ਸੀ. ਮੌਸਮ 'ਚ. ਮਤਲਬ

ਉਹ best ਹੈ I think games ਵਗੈਰਾ ਕਰਨ ਲਈ ਉਥੇ. ਥੋੜਾ time spend ਕਰਕੇ ਆਵਾਂਗੇ ਤੁਸੀਂ snow scooter ਵੀ try ਕਰਕੇ ਦੇਖਿਓ. ok. ਹਾਂਜੀ snow scooter ਓੱਥੇ ਮਿਲ ਜਾਂਦੇ ਨੇ ਆਪਣਾ ਬਰਫ ਦੇ ਉਪਰ ਕਰਨ ਤੇ. ok. ok. ok. try ਕਰਾਂਗੇ. stress ਵੀ ਦੂਰ ਹੋਜੇਗਾ ਥੋੜਾ ਕੰਮ ਦਾ, ਜਿਵੇਂ ਕੰਮ ਦਾ burden ਬਹੁਤ ਜਿਆਦਾ ਪੈ ਗਿਆ mind ਤੇ ਥੋੜਾ outing ਹੋਏਗੀ ਤਾਂ ਥੋੜਾ mind ਤੋਂ stress ਘਟੇਗਾ sports ਨਾਲ. ਵੈਸੇ i think ਇਹ ਬਹੁਤ risky ਹੁੰਦੀਆਂ ਨੇ ਇਹ sports ਤਾਂ. ਥੋੜਾ ਡਰ ਵੀ ਲਗਦਾ ਹੈ.

risky ਪਰ ਓਹਦੇ. ਬੰਦਾ ਅਅ ਲਗਾਤਾਰ ਆਪਣਾ ਸਾਰਾ ਕੰਮ ਕਰ ਕਰ ਕੇ bore ਹੋ ਜਾਂਦਾ. ਦੋ ਸਾਲ 'ਚ ਇੱਕ ਵਾਰ ਜਾਣਾ ਜ਼ਰੂਰੀ ਹੈ. ok. bungee jumping ਕੀਤੀ ਹੋਈ ਹੈ ਵੈਸੇ. ਨਹੀਂ ਓਹ ਨਹੀਂ ਕੀਤੀ ਮੈਂਨੇ but ਦੇਖਿਆ ਹੈ ਮਤਲਬ.

ਕਈ ਤਾਂ ਨਹੀਂ ਕਰ ਪਾਂਦੇ. ਉਨ੍ਹਾਂ ਨੂੰ ਬਹੁਤ ਦਰ ਲਗਦਾ bungee jumping. ok.

ਵਾਲੀ ਤਾਂ ਨਹੀਂ ਮਤਲਬ ਜਿਹੜੀ ਅਅ ਥੋੜਾ ਜਿਆਦਾ ਹੀ high jump ਹੁੰਦੇ ਨੇ.

ਹਾਂਜੀ ਹਾਂ. ਉਹੀ ਬਸ ਓਹ elastic ਵਾਲੀ ਜਿਹੜੀ ਹੁੰਦੀ ਹੈ .ਓਹ belt type ਹੁੰਦੀ ਹੈ. ਉਪਰੋਂ ਦੀ ਬਸ jump ਕਰਨਾ ਹੁੰਦਾ ਹੈ. ਤੇ ਅੱਸੀ meter ਤੱਕ ਹੀ ਆਪਣੀ height ਹੁੰਦੀ ਹੈ ਨੀਚਿਓਂ ਦੀ ਜਾ ਕੇ ਫਿਰ ਓਹ ਵਾਪਸ ਉਪਰ ਆਉਂਦੇ ਨੇ. ok. ok. ਇਹ ਤਾਂ ਬਹੁਤ dangerous ਹੈ ਮਤਲਬ ਕੋਈ ਵੀ ਬੰਦਾ ਹੈ ਓਹ ਮਤਲਬ ਅਅ. ਮਤਲਬ confuse ਹੋ ਸਕਦਾ ਓਹ ਉਪਰ ਜਾ ਕੇ. ਇੰਨੀ ਉੱਚੀ jump. ਮਤਲਬ heart related ਕੋਈ ਬਿਮਾਰੀ ਹੋ ਤਾਂ ਬਿਲਕੁਲ ਨਹੀਂ ਜਾ ਸਕਦੇ. ok. ਇਸੀ ਕਰਕੇ ਓਹ ਪਹਿਲਾਂ ਆਪਣੇ ਅਅ test record ਵੀ ਕਈ ਵਾਰੀ ਮੰਗਦੇ ਨੇ ਹਾਂ ਬਈ ਅਪਣੀ health report ਦਿਖਾਓ. ਏਏ ਇਸ 'ਚ bungee jumping 'ਚ?

ਫਿਰ ਤਾਂ ਬਹੁਤ dangerous ਹੈ ਇਹ ਤਾਂ ਅਗਰ ਕਿਸੇ ਨੂੰ ਕੁਝ problem ਹੋਵੇ ਉਹ ਤਾਂ ਨੂੰ ਕਰ ਸਕਦਾ ਬਿਲਕੁਲ ਵੀ. ਕਿਉੰਕਿ. heart attack ਆਉਣ ਦੇ chances ਹੁੰਦੇ ਨੇ ਇਸ 'ਚ. ok.

normal ਤੁਸੀਂ. ਆਪਣਾ forest ਤੇ ਜਿਵੇਂ ਆਪਣਾ ਓਹ stay ਕਰਦੇ ਹੈ camp ਵਗੈਰਾ ਲਾ ਕੇ ਓਹ ਵੀ ਬਹੁਤ ਉਸ 'ਚ ਮਜਾ ਆਉਂਦਾ ਹੈ.

ਵੈਸੇ mental strength ਵੀ increase ਕਰਦੀਆਂ ਨੇ. ਜੇ ਦੇਖਿਆ ਜਾਵੇ sports ਨੂੰ ਪਰ ਜੇ ਕੋਈ patient ਹੈ ਤਾਂ ਬਿਲਕੁਲ ਨਹੀਂ try ਕਰ ਸਕਦਾ ਅਗਰ ਉਸਦਾ ਮਨ ਵੀ ਹੈਗਾ ਹੈਗਾ try ਕਰਨ ਦਾ. ਹਾਂਜੀ ਹਾਂ ਬਿਲਕੁਲ, ਬਿਲਕੁਲ ਪਹਿਲਾਂ ਆਪਣਾ. healthy ਹੋਣਾ ਚਾਹੀਦਾ ਬੰਦਾ proper. ਵੈਸੇ ਇਸ ਨਾਲ self-confidence ਵੀ ਬਹੁਤ increase ਹੁੰਦਾ ਹੈ ਨਾ? ਵੀ ਅਗਰ ਕਿਸੀ 'ਚ confidence ਹੋਏਗਾ ਤਾਂ ਮਤਲਬ ਓਹ ਡਰ ਵਗੈਰਾ ਨਹੀਂ ਲਗਦਾ ਹੋਏਗਾ ਜਿਸ ਨੂੰ ਜਿਆਦਾ ਓਹ ਵੀ try ਕਰ ਸਕਦਾ ਹੈ. ਮੈਂ ਤਾਂ ਜ਼ਰੂਰ try ਕਰਾਂਗੀ.

fishing ਕਰੀ ਹੈ ਤੁਸੀਂ? ਨਹੀਂ fishing ਨਹੀਂ ਮੈਂ try ਕੀਤੀ.

ok.

ਹਾਂਜੀ? ਤੁਸੀ ਕਿੱਥੇ try ਕੀਤੀ ਸੀ? ਮੈਂ . naintal .

ਮਤਲਬ ਉੱਥੇ fishing ਹੁੰਦੀ ਹੈ. ਉੱਥੇ ਮੈ ਕਰਾਂਗੀ try ਜਾਣ ਦਾ. ਹਾਂਜੀ tourism place ਹੈ ਬਹੁਤ ਵਧੀਆ naintal ok. ਉੱਥੇ ਵੀ ਕਾਫੀ ਹੁੰਦੀਆ ਹੋਣੀਆਂ ਫਿਰ ਐਂਵੇਂ ਦੀਆਂ sports ਵਗੈਰਾ. ਹਾਂਜੀ ਹਾ ਬਹੁਤ ਵਧੀਆ ਹੈ ok. ਵੈਸੇ sports ਤਿੰਨ, ਤਿੰਨ ਤਰੀਕੇ ਨਾਲ ਹੁੰਦੀਆਂ ਹੈ ਨਾ? land, water and air.

ਫਿਰ ਇੱਥੇ ਜਿਹੜਾ naintal ਦਾ ਅਪਣਾ tour package ਹੈ ਇਹ thirty thousand ਹੈ. ok. ਵੈਸੇ ਇਹ sports ਸਿਰਫ excitement ਲਈ ਹੀ ਵਧੀਆ ਨੇ ਅਅ ਅਗਰ ਆਪਾਂ ਦੇਖਿਆ ਸਿਰਫ excitement ਹੀ ਹੁੰਦੀ ਹੈ ਵੀ ਆਪਾਂ jumping ਕਰੀਏ ਜਾਂ ਆਪਾਂ ਮਤਲਬ ਅਅ mount ਵਗੈਰਾ ਤੇ ਜਾਇਏ. otherwise excitement ਤੋਂ ਅਲਾਵਾ ਤਾਂ ਨਹੀਂ ਕੋਈ ਕਰ ਸਕਦਾ ਇਹ sports ਨੂੰ. excitement ਵਾਸਤੇ ਹੀ ਹੁੰਦੀ ਹੈ. ਹਾਂਜੀ. ਰਿਸ਼ੀਕੇਸ ਵੀ try ਕਰ ਸਕਦੇ ਹੋ. ਕਿਵੇਂ? ਰਿਸ਼ੀਕੇਸ . ਨਹੀਂ ਮੈਂ ਰਿਸ਼ੀਕੇਸ ਨਹੀਂ ਗਈ. ok. ਓਹ but ਜਿਆਦਾ ਦੂਰ ਨਹੀਂ ਹੈ. ਉੱਥੇ ਵੀ ਬਹੁਤ ਵਧੀਆ ਹੈ.

ਰਿਸ਼ੀਕੇਸ ਚ ਹੋਰ ਕਿ-ਕਿ ਅਅ places ਨੇ ਦੇਖਣ ਲਈ ਵਧੀਆ? ਕਾਫੀ ਕੁਝ.

ਕਿ ਕਹਿ ਰਹੇ ਹੋ? ਮੈਂ ਕਿਹਾ ਤੁਹਾਨੂੰ ਮੰਦਰ ਵਗੈਰਾ ਜਿਵੇਂ ਜਾਣਾ ਹੋਏ ਤੇ ਇੱਥੇ ਅਪਣਾ ਰਿਸ਼ੀਕੇਸ਼ ਉੱਥੇ ਦੀ city ਹੈ.

ok. ਰਿਸ਼ੀਕੇਸ 'ਚ ਹੀ ਹੈ. ok. ਤੁਸੀਂ ਕਦੋਂ ਗਏ ਸੀ ਰਿਸ਼ੀਕੇਸ? ਅਅ ਮੈਂ ਦੋ ਸਾਲ ਪਹਿਲਾਂ ਗਿਆ ਸੀ ਕਾਫੀ time ਹੋ ਗਿਆ ਹੁਣ ਤਾਂ. ok.

ਤੁਸੀਂ ਉੱਥੇ ਕਿੱਥੇ-ਕਿੱਥੇ ਗਏ and ਕਿਹੜੀ-ਕਿਹੜੀ sports try ਕੀਤੀਆਂ ਉੱਥੇ. ਉੱਥੇ ਵੈਸੇ ਜਿਆਦਾ ਅਪਨੇ religious places ਜਿਆਦਾ ਨੇ ਉੱਥੇ. ਕਿਵੇਂ? religious places ਮੈਂ ਕਿਹਾ ਜਿਆਦਾ ਹੈ ਉੱਥੇ.

ਮਤਲਬ ਉੱਥੇ sports ਨਹੀਂ ਹੈ.

ਹੋਰ ਦੱਸੋ.

and ਫਿਰ ਮੈਂ ਤੁਹਾਡੇ ਤੋਂ ਪੁੱਛਾਂਗੀ ਵੀ ਹੋਰ ਤੁਸੀਂ ਕਿਹੜੀ-ਕਿਹੜੀ sports try ਕੀਤੀਆਂ.

ਪੱਕਾ ਮੈਂ ਪੱਕਾ try ਕਰਨੇ ਹੈ ਇਹ sports . rafting ਬਹੁਤ ਮਨ ਜਿਆਦਾ ਬਹੁਤ ਹੁੰਦੀ ਹੈ. ਉੱਥੇ ਜਾ ਕੇ ਦੋਬਾਰਾ ਹੁੰਦਾ ਹੈ ਬਈ ਦੋਬਾਰਾ ਜਾਇਏ ਆਪਾਂ ਪਾਣੀ 'ਚ. ਤੇ ਮਤਲਬ ਬਹੁਤ, ਬਹੁਤ ਜਿਆਦਾ ਹੀ ਵਧੀਆ ਹੁੰਦੀ ਹੈ river rafting. ਤੁਸੀਂ ਇਹ ਪੱਕਾ try ਕਰਿਓ.

ਦੋ-ਤਿੰਨ places ਜਿਆਦਾ ਵਧੀਆ ਹੈ. ਇੱਕ ਤਾਂ ਹੋ ਗਿਆ ਰਾਮ ਝੂਲਾ.

ਠੀਕ ਹੈ. ਇਕ ਹੋ ਗਿਆ ਆਪਣਾ Lakshman ਝੂਲਾ, ਜਿਹੜਾ ਇਹਦੇ ਅਅਅ ਜਿਹੜੇ long height ਹੈ ਓਹ ਹੈਗੀ ਹੈ four fifty-one feet. ok. ਬਹੁਤ interesting ਹੈ.

ਤੇਰਾਂ ਮੰਜਿਲ temple ਹੈ ਉੱਥੇ ਓਹ ਵੀ ਬਹੁਤ famous ਹੈ.